ਪਾਣੀ ਜੇ ਕੋਈ ਨਹੀਂ, ਕਰ ਲਾਗੇ ਦਸ ਹਜਾਰ ਦੀ kitty ਪਾਣੀ ਹ , ਤੇ ਦੋ ਰਹੇ ਗਈਆਂ ਸਾਡੀਆਂ ਤੇ ਪਾ ਲੈਣਾ ਕੋਈ ਨਹੀਂ ਤੁਹਾਨੂੰ ਦਾਸ ਦਿਆਂਗੇ ਹਾਂ

ਅੱਛਾ ਹੇ ਉਹ ਚੀਜਾਂ ਬਣਾਂਦੀ ਹੇ।

ਹੋਰ ਦਾਸ ਤੁਸੀਂ ਕਿ ਕਾਰ ਰਹੇ ਹੋ ਅਸੀ ਤੇ ਅੱਜ ਕਲ ਵੇਲੇ ਹੇਗੇ ਆ, ਬੱਸ ਸਾਰਾ ਦੀਨ ਵੇਲੇ ਬੇਠੇ ਰਹਿੰਦੇ ਹਾਂ

ਅਸੀ ਅੱਜ ਬਨਾਯਾ ਹੇ, ਅ ਕੀ ਕਹਿੰਦੇ ਨੇ ਓਨੁ ਉਹ ਕੋਫਤੇ

ਕਿਸ ਚੀਜ ਦੇ ਕੋਫਤੇ ਬਣਾਏ

ਅੱਛਾ ਕੇਸਤ੍ਰਾ ਬਣਾਏ ਜਰਾ ਦੱਸੋ ਗੇ। ਉਹ ਕਿਆ ਲੇਕੇ ,ਓਨੂੰ ਚੰਗੀ ਤਰਾਂ fresh ਕਰ ਲੋ। ਫੇਰ ਓਨੁ ਕਿਆਕਸ ਕਰ ਲੋ , ਕਿਆਕਸ ਕਰ ਕੇ ਥੋੜਾ mix ਅ ਵੇਸਣ ਡਾਲ ਦੋ , ਓਦੇ ਵਿਚ mix ਕਰ ਕੇ ਓਦੇ ਪਕੌੜੇ ਬਣਾ ਲੋ

ਬਣਾ ਕੇ ਫੇਰ ਉਹ side ਤੇ ਕਰ ਲੋ , ਫੇਰ ਓਨੁ ਪਿਆਜ਼, ਲਹਸੁਨ, ਅਦਰਕ, ਦੀ paste ਬਨਾ ਕੇ ਓਨੂੰ fry ਕਰ ਲੋ ,fry ਕਰਕੇ ਫੇਰ ਓਨੁ ਬਣਾਕੇ ਫੇਰ ਓਨੁ ਉਦ੍ਹੇ ਵਿਚ ਪਾਦੋ ਅਸੀ ਤੇ ਇਸਤਰਾਂ ਬਨਾਂਦੇ ਹ

ਕੋਈ ਗੱਲ ਨਹੀਂ ਤੁਸੀਂ ਇਥੇ ਆ ਜਾਨਾ ਖਾਨ ਵਾਸਤੇ ਹਾਲੇ time ਨਹੀਂ ਹੇ ਨਾ, ਬੱਚੇ school ਲੋ ਆਏ ਨੇ, ਕੁਛ ਬੱਚੇ ਉਠੇ ਨੇ, ਹੋਣ ਦੁਪਹਿਰ ਦੀ ਰੋਟੀ ਬਨਾਵਾਂਗੇ ਫੇਰ ਆਵਾ ਗੇ। ਠੀਕ ਹੇ , ਤੁਸੀਂ ਅਜਾਨਾ ਨਾਲ rice ਬਨਾ ਲਾਗੇ , ਔਰ ਨਾਲ ਦਹੀ ਰਾਇਤਾ ਪਾਲੇਗੇ , ਔਰ ਰੋਟੀ ਸਾਰੇ ਇਥੇ ਹੀ ਖਾ ਲੇਨਾ

ਹਾਂਜੀ ਹੋਰ ਬੱਸ ਮੇਰੀ ਹੋਣ ਦੂਜੀ kitty ਹੇ , ਹੋਣ ਉਹ ਕਰਨੀ ਹੇ। ਜਦੋ start ਹੋਏਗੀ, ਦੱਸ ਦੇਣਾ

ਹੋਰ ਹੋਰ ਤੁਸੀਂ ਸੁਣਾਓ ਅਸੀ ਤੁਹਾਨੂੰ ਕੀ ਸੁਣਾਈਏ , ਤੁਸੀਂ ਪੁਛੋ ਮੇ ਤੁਹਾਨੂੰ ਜਵਾਬ ਦੇਣੀ ਹਾਂ ਹੋਰ ਤੁਸੀਂ ਹਾਂਜੀ

ਤੁਹਾਡੀ ਨੂੰ ਨੇ kitty ਨਹੀਂ ਪਾਈ ਹੋਈ। ਜੀ ਨਹੀਂ , ਓਨੁ ਹੋਣੀ kitty ਆ ਪਾਨ ਦਾ , ਉਹ ਕੇਂਦੀ ਮੇਰੇ ਕੋਲੋਂ ਇਹ ਕਾਮ ਨਹੀਂ ਹੋਂਦੇ ਨਹੀਂ ਬਈ , ਭੇਣ ਤੈਨੂੰ ਆਪਣੀ ਨੂੰਹ ਨੂੰ ਕੰਡਿਆਂ ਕਰ , ਓਹਨੂੰ kitty ਪਾ ਅੱਜ ਮ ਤ ਕੁੜੀਆਂ ਵਾਲੀ kitty ਚ ਓਨੁ ਪਾ ਬੇਜਯਾ ਕਰ ਬੱਚਿਆਂ ਨੂੰ ਚੀਜਾਂ ਆਉਂਦੀਆਂ ਬਨਾਨੀਆ ਭੈਣ ਮੇਰੀਏ

ਉਹ ਤੇ ਅਸੀ old ਵਾਲੀ kitty ਪਾਈ ਹੋਈ ਨਾ , old ਜ਼ਨਾਨੀਆਂ ਨੇ ਏਨਾ ਦਾ ਵੱਖਰਾ ਹੀ , ਹੇਗਾ ਕੁੜੀਆਂ ਦਾ ਕੋਈ ਨਹੀਂ ਤੁਸੀ young kitty ਡਾਲ ਲੋ ਨਾ , ਫੇਰ ਮੇ ਉਨ੍ਹਾਂਨੂੰ ਤੁਹਾਡੇ ਕੋਲ ਹੈ ਪਹੇਜ ਦਿਆਂ ਕਰਾਂਗੀ

ਅਸੀ ਪਾਈ ਹੋਈ ਏ ਨਾ kitty ਸਾਡੀ old is gold member ਨੇ ਤੁਹਾਡੀ ਸੋਨੀਆਂ ਨੇ ਪਾਈ ਹੋਣੀ ਏ kitty ਅਲੱਗ ਤੋਂ ਨਹੀਂ , ਸਾਡੀ ਸੋਨੀਆਂ ਨੂੰ time ਨਹੀਂ ਮਿਲਦਾ , ਭੈਣ ਮੇਰੀ ਸੋਨਿਆ ਸਾਡੀ collage ਜਾਂਦੀ ਹੈ ਚਾਰ ਵਜੇ ਸਾਡੇ ਚਾਰ ਆਉਂਦੀ ਹੇ , ਦੋ ਛੋਟੇ-ਛੋਟੇ ਬੱਚੇ ਓਦੇ। ਮੈਂ ਪਾਈ ਹੋਈ ਹੇ ,ਮੈ kitty ਆ ਪਾਇਆ ਹੋਇਆ ਦੋ

ਬੱਸ ਹੋਣ ਤੈਨੂੰ ਰਲਾਲਾ ਗੇ ਤੈਨੂੰ ਕੇਤਾ, ਦਾਸ ਹਜਾਰ ਦੀ kitty ਹੁਣ start ਕਰਨੀ ਹੈ ਦਾਸ ਯਾ ਪੰਜ ਦੀ , ਪੰਜ ਦੀ kitty ਹੋਣ ਖ਼ਤਮ ਹੋ ਜਾਏਗੀ ਨਾ ਦੋ ਰਹੇ ਗਈਆਂ

ਹੋਰ

ਮੈਂ ਕੁਛ ਨਹੀਂ , ਮੈ ਵੇਲੀ ਵੌਟੀ ਕੰਮ ਕੁਮ ਕਰਦੀ ਰਹਿੰਦੀ , ਮੇ ਕੋਲ ਏਧਰ ਉਦਰ dance ਕਰਦੀ ਰਹਿੰਦੀ ਅੱਛਾ ਹੋਰ ਕਭੀ ਇੱਧਰ ਕਭੀ ਉਧਰ ,ਕਭੀ ਇੱਧਰ ਕਭੀ ਉਧਰ

kitty ਬੜੀ ਅੱਛੁ ਲੱਗੀ ,ਸਾਡੇ member ਬੜੇ ਵਦੀਆਂ ਨੇ , kitty ਅਸੀਂ ਪਾਂਦੇ ਰਹਿੰਦੇ ਹਾਂ , ਪਹਿਲੇ ਦੋ ਲੱਖ ਦੀ kitty ਪਾਈ ਹੋਈ ਸੀ , ਫੇਰ ਹੋਣ ਸ਼ਤਰ ਹਜਾਰ ਦੀ ਹੇ। ਤੁਸੀਂ ਤੇ ਫੇਰ dish ਵੀ ਬਹੁਤ ਬਣਾਂਦੇ ਏਦੇ ਵਿਚ ,ਉਹ ਤੇ ਬਹੁਤ ਹੀ ਅਚੀਆਂ ਹੋਂਦਿਆਂ ਨੇ kitty ਦੇ ਵਿੱਚ ਨਾ ਸਾਰੇ ਹੋਣ , ਉੱਥੇ hey pudding ਵਿੱਚ kitty ਕਰਦੇ ਨੇ ਓਥੇ ਮੰਜਾ ਨਹੀਂ ਆਂਦਾ ਤੇ ਮੈਂ , ਇਸ ਕਰਕੇ ਕਿਆ ਸੀ , ਮੈ ਤੇ kitty ਘਰ ਕਰਾਂਗੀ

ਹਾਂ hey pudding ਵਿੱਚ ਖ਼ਾਲੀ ਇਕ sandwich serve ਕਰ ਦੇਂਦੇ ਨੇ ,ਉਹ ਵੀ ਮੰਜਾ ਨਹੀਂ ਆਉਂਦਾ

ਨਹੀਂ ਏਨੇ ਓਦੇ ਤੇ ਪਾਬੰਦੀ ਨਹੀਂ ,ਉਹ ਤੇ ਅਪਣੀ ਖੁਸ਼ੀ ਹੋਂਦੀ ਹੇ , ਕੇ ਕੋਈ ਚੀਜ ਬਨਾਨੀ ਹੈ , ਉਹ hey pudding ਵਿਚ ਇਕ sandwich ਮੱਥੇ ਮਾਰ ਦੇਂਦੇ ਨੇ ਮੰਜਾ ਵੀ ਨਹੀਂ ਆਉਂਦਾ ਸੁਵਾਦ ਵੀ ਨਹੀਂ ਆਉਂਦਾ ਉੱਥੇ ਚਲੋ ਹਾਂ , ਹੋਰ ਸੁਨਾ ਹੋਰ ਕੋਈ ਹੋਰ ਤੁਸੀਂ ਸੁਣਾਓ , ਬੱਚੇ school ਜਾਨ ਲੱਗੇ ਨੇ ਇਹ ਨਹੀਂ ਕੇਨਾ , ਬੱਚੇ ਆਗਏ ਨੇ ਬੱਸ ਇਹੋ ਹੁਣ ਖਾਣਾ ਪੀਣਾ ਬਣਾਵਾਂਗੇ

kitty ਦੀ ਤਿਆਰੀ ਕਾਰਾ ਗਏ

ਕੇਸੇ ਬਣਾਂਦੇ ਹੋ ਤੁਸੀਂ ਹੋਰ ਕੀ ਬੁਲਾਵਾਂਗੀ ,ਤੇਰੇ ਨਾਲ help ਹੀ ਬੜੀ ਹੋਜਾਂਦੀ ਮਜਾ ਹੀ ਆ ਜਾਂਦਾ ਤੈਨੂੰ ਬੁਲਾ ਕੇ

ਹੋਰ ਹੋਰ ਗੱਲ ਬਾਤ ਸੁਨਾ

ਤੁਸੀਂ ਵੱਡੀਆਂ ਬਣਾਂਦੇ ਹੋ ਬੱਲੇ , ਉਹ ਕਿਵੇਂ ਬਣਾਂਦੇ ਹੋ ਬੱਲੇ , kitty ਚ ਬਨਾਈ ਦੇ ਨੇ

ਫੇਰ ਅਸੀ ਓਨੁ , ਤਾਲ ਲੈਂਦੇ ਹਾ। sim ਅੱਗ ਤੇ , ਫੇਰ ਤੇਜ ਕਰ ਲਈ ਦੀ ,ਕਦੀ sim ਕਰ ਲਈ ਦੀ ਹੈ , ਕੀ ਵਿੱਚੋ ਕੱਚੇ ਨਾ ਰਹਿਨ ਫੇਰ ਅਸੀਂ ਓਨੁ , ਤਾਲ ਕੇ ਪਾਣੀ ਵਿੱਚ ਪਾ ਦਇ ਦੇ ਨੇ , ਨਮਕ ਦੇ ਹਿੰਗ ਦੇ ਪਾਣੀ ਵਿਚ

ਜਿਨੂੰ ਜਦੋ ,serve ਕਰਨੇ ਹੋਂਦੇ ਹੈ ਨਾ

ਥੋੜਾ beat ਕਰ ਲਈ ਦਾ beat ਕਰਨ ਤੋਂ ਬਾਦ ਫੇਰ ਅਸੀ plate ਚ ਪਾਕੇ , ਦਹੀਂ, ਚਟਨੀ, ਮਸਾਲਾ ਇਹ ਪਾਕੇ serve ਕਰ ਦੇਈ ਦਾ

ਹੈ ਏਹ ਤੇ ਹੇਹਿ ਹੇ , ਅਪਣੇ testy ਲੱਗਦੇ ਨੇ , ਬਾਕੀ ਦੂਜਿਆਂ ਨੂੰ ਵੀ ਅੱਛੇ ਲੱਗਦੇ ਨੇ ਤਾਹਿ ਮੇਨੂ ਕੇ ਦੇਂਦੇ ਨੇ ,kitty ਤੇ ਬੱਲੇ ਬਨਾਈ। ਸਾਨੂ ਵੀ ਤੁਹਾਡੇ ਬੜੇ, ਬੱਲੇ ਅੱਛੇ ਲੱਗਦੇ ਨੇ , ਕਦੀ-ਕਦੀ ਬਹੁਤ ਯਾਦ ਕਰਦੇ ਹਾ ਤੁਹਾਡੇ ਬੱਲੇ। ਅੱਛਾ ਹੋਰ ਸੁਣਾ ਤੂੰ , ਹੋਰ ਕੋਈ ਬਈ ਗੱਲ ਬਾਤ ਹੋਰ ਤੁਸੀਂ ਕੀ ਕਰੋ ,topic ਕੋਈ ਮੈ ਤੁਹਾਨੂੰ ਜਵਾਬ ਦਵਾਂਗੀ ਹੋਰ ਤੁਸੀਂ ਓਧੋ ਅਪਣੀ kitty ਦੇ ਵਿੱਚ, ਬਰਫ਼ੀ ਬਨਾਇ ਸੀ ਕਿਵੇਂ ਬਨਾਈ ਸੀ ਬਰਫ਼ੀ ਅਸੀ ਬਨਾਈ ਸੀ ਕਾਜੁ ਵਾਲੀ

ਕਾਜੁ ਨੂੰ ,ਕਾਜੁ ਨੂੰ grind ਕਰ ਕੇ ਓਦਾਂ powder ਬਣਾ ਲਿਆ

ਫੇਰ ਓਨੁ ਅਸੀ ਦੁੱਧ ਲਿਆ , ਦੁੱਧ ਵਿਚ ਅਸੀ ਉਹ powder ਜੇੜਾ , ਪਾ ਦੇਂਦੇ ਹੈ ਕਾਜੁ ਵਾਲਾ ਉਹ powder mix mix ਕਰਕੇ ਦੁੱਧ ਵਿੱਚ ਕਾਢ ਦੇਂਦੇ ਹਾ , ਪਿਸਤਾ ਪਾ ਲੈਂਦੇ ਹਾਂ ,ਬਦਾਮ ਵਗੇਰਾ ਪਾ ਲੈਂਦੇ ਹੈ powder ਓਦਾਂ ਤੇ ਓਨੁ ਚੰਗੀ ਤਰਾਂ ਕਾਢ ਲੈਂਦੇ ਹਾ ,ਚੰਗੀ ਤਰਾਂ ਕਾਢ ਕੇ ਗਾੜਾ ਗੋਲੇ ਬਾਨ ਜਾਂਦਾ ਹੈ ਓਹ ਫੇਰ ਬਿਲਕੁਲ ਠੰਡਾ ਕਰ ਕੇ , ਓਨੁ ਅਸੀ ਜੀ ਮਿੱਠਾ ਅਪਣਾ ਥੋੜਾ ਮਿੱਠਾ ਜਿਨ੍ਹਾਂ ਖਾਣਾ ਅਸੀਂ , ਅਪਣਾ ਮਿੱਠਾ ਸਵਾਦ ਅਨੁਸਾਰ ਪਾ ਦੇਂਦੇ ਹਾ ਵਿੱਚ ਫੇਰ ਠੰਡਾ ਕਰ ਕੇ ਚਾਸ਼ਨੀ ਬਣ ਜਾਂਦੀ ਹੇ ਓਦੀ ,ਤੇ ਓਨੁ ਜਮਾ ਦੇਂਦੇ ਹਾ ਤੇ ਬਰਫ਼ੀ ਬਣ ਜਾਂਦੀ ਹੈ ਕਾਜੁ ਦੀ

ਹਾਂਜੀ ਅਸੀਂ ਤੇ ਇਸਤਰਾਂ ਬਨਾਂਦੇ ਹਾ, ਬਾਕੀ ਤੁਸੀਂ ਤੇ ਪਤਾ ਨਹੀਂ ਕਿਵੇ ਬਣਾਂਦੇ ਹੋ ਤੁਹਾਡੀ ਤੇ ਬੜੀ ਸਵਾਦ ਹੋਂਦੀ ਹੈ। ਅਸੀਂ ਤੇ ਓਦ੍ਹੀ ਬਰਫੀ ਬਨਾਂਦੇ ਹਾ ਤੁਸੀਂ ਤੇ ਨਾਰੀਆਲ ਦੀ ਬਨਾਂਦੇ ਹੋ ਬਰਫੀ। ਹਾਂ ,ਨਾਰੀਅਲ ਦੀ ਬਰਫੀ ਮੈ ਬਨਾਂਦੀ ਹਾ ਇਕ ਕੋਲੀ ਵੇਸਨ ਇਕ ਕੋਲੀ ਨਾਰੀਅਲ ਦਾ ਬੁਰਾਦਾ

ਇਕ ਕੋਲੀ ਦੇਸੀ ਕਯੋ

ਤਿਨ ਕੋਲਿਆਂ ਚੀਨੀ ਠੀਕ ਹੈ ਸਬ ਕਠੀਆਂ masha ਕਰ ਕੇ ਕਢਾਈ ਵਿੱਚ ਗੋਲ ,ਗੋਲ ,ਗੋਲ ,ਗੋਲ, ਗੋਲ ,ਗੋਲ, ਗੋਲ ,ਗੋਲ ਕੁਮਾਈ ਜਾਈਦੀ ਜਿਸ time ਗੱਡੀ ਹੋਣ ਲਗੇ ਫਤਾ ਫਟ plate ਦੇ ਉੱਤੇ

ਹਾਂਜੀ ,ਮੈ ਤੇ ਐਵੇ ਹੀ ਬਨਾਈ ,ਮੇਰੀ ਤੇ ਬਨੀ ਨਹੀਂ ਕੋਈ ਵੀ ਬਸ ਓਹ ਤਾਹਿ ਨਹੀਂ ਬਾਣੀ ਨਾ ਚਾਸ਼ਨੀ ਬਣਾਈ ਹੈ ਤਾ ਕਰ ਕੇ ਨਹੀਂ ਬਨੀ , ਸਾਰੀ ਚੀਜਾਂ ਨੂੰ ਕਢਾਈ ਵਿਚ ਪਾਕੇ ,ਓਨੁ ਗੋਲ ,ਗੋਲ ਕਢਾਈ ਵਿਚ ਅੱਗ ਬਾਲ ਕੇ ਕਰਿ ਜਾਓ ਜਿਸ time ਉਹ ਬਿਲਕੁਈ ਗਾਡੀ ਹੋ ਜਾਏਨਾ , ਫਟਾ ਫਟ gas ਬੰਦ ਕਰ ਕੇ ,plate ਚ ਪਾਕੇ cut ਮਾਰ ਦੋ , first class ਬਰਫੀ ਜਾਮੇਗੀ। ਅੱਛਾ ਜੀ , ਪਾਰ ਮੈ ਬਨਾਈ ਸੀ ਤੁਸੀਂ ਦਸਿਆ ਮੇਨੂ , ਪਾਰ ਮੇਰੇ ਕੋਲੋਂ ਇਸਤਰਾਂ ਬਨੀ ਨਹੀਂ ਸੀ , ਪਾਰ ਫੇਰ ਵੀ ਕੁਛ ਸਹੀ ਬਨੀ ਸੀ ,ਪਾਰ ਏਨੀ ਵੀ ਸਹੀ ਨਾਈ ਬਾਨੀ , ਕੀ ਜਿਤਨੀ ਬਸ ਤੁਸੀਂ ਚਾਸ਼ਨੀ ਪਾ ਕੇ ਤੂੰ ਪਕਾਦਿਤੀ ਹੋਣੀ ਨਾ , ਇਸ ਕਰ ਕੇ ਨਹੀਂ ਬਨੀ ,ਚਾਸ਼ਨੀ ਨਹੀਂ ਪਕਾਨੀ ਸੀ ਠੀਕ ਹੈ ਜੀ ਹੋਣ ਤੇ ਜਦੋ ਬਣਵਾਗੇ ਤੁਹਾਡੇ ਕੋਲੋਂ ਸਾਰੀ ਗੱਲ ਪੁੱਛ ਲਾਵਾਂਗੇ ਫੇਰ ਬਨਾਵਾ ਗੇ

ਉਹ ਮੈ ਇਕ ਵਾਰ ਕਿਸੇ ਨੂੰ ਦੱਸੀ ਸੀ ਓਨੇ ਚਾਸ਼ਨੀ ਪੱਕਾ ਕੇ ਪਾਦਿਤੀ ਸੀ ,ਉਹ ਕੇਂਦੀ ਮੇਰੀ ਬਰਫੀ ਬਨੀ ਨਹੀਂ ਮੇਰੀ ਬਰਫੀ ਲੇਵੀ ਹੋ ਗਈ

ਮੇਰੀ ਸਹੇਲੀ ਨੇ ਬਨਾਈ ਕੇਂਦਹਿ ਸਾਡੀ ਤਾ ਲੇਵੀ ਬਾਨ ਗਈ ਮੇਹ ਕਿਹਾ ਸਾਰਾ ਕੁਛ ਕਢਾਈ ਵਿਚ ਇਕ ਸਾਰ ਪਾ ਲਈ ਦੇ , ਤੇ ਓਨੁ ਗੋਲ ਗੋਲ ਕੁਮਾਈ ਦਾ ਵੇਸਣ ਨਹੀਂ ਭੁਨਿ ਦਾ ਅੱਛਾ

ਫੇਰ ਦੱਸਾਂ ਮੈਂ ਫੇਰ ਦੱਸਾਂ, ਇਕ ਕਢਾਈ ਲੇਲੋ ਓਦੇ ਵਿਚ ਇਕ ਕੋਲੀ ਨਾਰੀਅਲ ਪਾਓ ਬੁਰਾਦਾ

ਫੇਰ ਓਦੇ ਵਿਚ ਇਕ ਕੋਲੀ ਦਿੱਸੇ ਕਯੋ ਪਾ ਦੋ ,

ਫੇਰ ਓਦੇ ਉਤੇ ਇਕ ਕੋਲੀ ਮਲਾਈ ਦੀ ਪਾ ਦਯੋ

ਅੱਛਾ ਤੇ ਫੇਰ ਤਿਨ ਕੋਲਿਆਂ ਚੀਨੀ ਦੀ ਪਾ ਦਿਯੋ

ਸੱਤ item ਹੋ ਗਈ

ਹਾ ਫੇਰ ਓਨੁ ਥੱਲੇ gas ਬਾਲੋ ,gas ਬਾਲ ਕੇ ਕਢਾਈ ਵਿਚ ਫੇਰੀ ਜਾਓ ਕੜਛੀ ਫੇਰੀ ਜਾਓ, ਓਦਾਂ ਰੰਗ ਇਕਦਮ change ਹੋਜਾਏ ਗੱਡੀ ਹੋਜਾਏ ਤੇ gas ਫਟਾ ਫਟ ਬੰਦ ਕਰਕੇ , plate ਜਿਸ plate ਵਿਚ ਕਯੋ ਲਗਾਯਾ ਹੋਇਆ ਹੈ। ਓਦੇ ਵਿਚ ਪਾ ਦੇਯੋ ,ਤੇ ਬਰਫੀ ਵੇਖੋ ਬਜਾਰ ਵਰਗੀ ਬਨੇਗੀ। ਠੀਕ ਹੇ ਜੀ

ਤੁਸੀਂ ਤੇ ਬਹੁਤ ਵਦੀਆਂ ,ਬਨਾਉਂਦੇ ਹੋ ਉਹ ਗ਼ਲਤੀ ਕਰ ਜਾਂਦੀਆਂ ਨਾ ਉਹ ਸੋਚਦਿਆਂ ਨੇ ਵੇਸਣ ਕੱਚਾ ਰਹੇਗਾ ਵੇਸਣ ਕੱਚਾ ਨਹੀਂ ਰਹਿੰਦਾ , ਉਹ ਵੇਸਣ ਭੁੰਨਣ ਲੱਗ ਪੈਂਦੀਆਂ ਨੇ ਤੇ ਪਾਨੀ ਪਾ ਦੇਂਦੀਆਂ ਨੇ ਉਹ ਫੇਰ ਨਾਸ ਹੋ ਜਾਂਦੀ ਹੈ ਠੀਕ ਹੈ ਜੀ ਹੁਣ ਜਦੋ ਬਨਾਵਾ ਗੇ ਤੁਹਾਡੇ ਕੋਲੋਂ ਚੰਗੀ ਤਾਰਾ ਪੁੱਛ ਲਵਗੇ, ਫੇਰ ਅਸੀਂ ਬਨਾਵਾਗੇ। ਹਾਂ ਪੁੱਛ ਲਈ ਦਾਸ ਦਾਵਾਗ਼ੀ ਤੈਨੂੰ ਮੈ

bye

ਅਬ ਮੈਂ ਆਪ ਨੂੰ ਸਮਝਾਣਾ ਚਾਹੁੰਦੀ ਹਾਂ ਯਾਤਰਾ ਨਾਲ travel. Travel ਇਸ ਨੂੰ ਕਹਿੰਦੇ ਸੀ ਜੈਸੇ ਕੀ

ਇਸਕੇ ਬਾਅਦ travel, time travel ਪਰ ਕੁਝ ਉਪਨਿਆਏ ਪ੍ਕਾਸ਼ਿਤ ਹੁਏ ਸੀ, ਅਭੀ ਤਕ time travel ਮਨੁਸ਼ਯ ਕੇ ਲਿਏ ਸੰਭਵ ਨਹੀਂ ਰਹਾ ਸੀ। ਸੰਭਵ ਨਹੀ ਹੋ ਸਕਤਾ ਪਰ ਵਿਗਿਆਨਿਕੋਂ ਕਾ ਮਾਨਾ ਗਿਆ ਸੀ ਭਵੀਸ਼ਯ ਮੇਂ ਮਨੁਸ਼ਯ ਅਗਰ time machine ਬਨਾਏਗਾ ਜਿਸ ਮੇਂ ਬੈਠ ਕਰ ਸਮੇਂ ਕੀ ਯਾਤਰਾ ਸੰਭਵ ਹੋ ਸਕਦੀ ਸੀ, ਮਨੁਸ਼ਯ ਭੂਤਕਾਲ, ਭਵੀਸ਼ਯਕਾਲ ਕਾਲ ਦੋਨੋ ਹੀ ਸਮੇਂ ਮੇਂ ਜਾਏਗਾ। time machine ਕੇ ਸੰਭਵ ਸੇ ਹੋਪਾਏਗਾ। ਕਈ ਤਰਹਾਂ ਕੇ ਹਮ ਲੋਗੋਂ ਨੇ

ਹਵਾਈ ਜਹਾਜ ਹੈ ਜਿਸ ਨੇ ਯਾਤਰਾ ਕਰਨੀ ਸੀ ਬਹੁਤ ਜਲਦੀ ਅਪਨੀ ਜਗਾਹ ਵਿਚ ਪਹੁੰਚ ਗਏ ਪਹੁੰਚ ਜਾੰਦੇ ਹਾਂ, ਦੂਸਰਾ train, train time ਲਵੇ ਸੀ ਤੇ ਬਸ ਜੋ ਕਿ ਦੂਰ ਯਾਤਰਾ ਕੇ ਲਿਏ ਬਹੁਤ ਅਧਿਕ ਈਸਤੇਮਾਲ ਕਰਾਏ ਜਾਂਦੇ ਸੀ। ਮਨੁਸ਼ਯ ਏਕ ਸਮੇਂ ਸੇ ਦੂਸਰੇ, ਏਕ ਜਗਿਹ ਸੇ ਦੂਸਰੇ ਜਗਿਹ ਯਾਤਰਾ ਕਰ ਸਕਦੇ ਸੀ ਜੋ ਕੀ ਜੈਸੇ ਕੀ ਏਕ ਸਥਾਨ ਸੇ ਦੂਸਰੇ ਸਥਾਨ ਪਰ ਜਾਨੇ ਕੇ ਲਿਏ ਯਾਤਰਾ ਕਰਦੇ ਸੀ। ਉਧਾਰਣ ਨੂੰ ਮੈਂ ਬਤਾੰਦੀ ਹਾਂ, ਦੋ ਹਜਾਰ ਉਨੀਂ ਚਲ ਰਿਹਾ ਸੀ ਅਭੀ ਦੋ ਹਜਾਰ ਤੇਈਸ ਚਲ ਰਿਹਾ ਸੀ, ਦੋ ਹਜਾਰ ਉਨੀਸ ਦੀ ਬਾਤ ਕਰਣ ਨੂੰ ਮੈਂ ਤੁਹਾਨੂੰ ਪ੍ਸਤੁਤ ਕਰਦੀ ਹਾਂ ਕਿ ਵਰਤਮਾਨ ਦੋ ਹਜਾਰ ਉਨੀਸ ਵਿਚ

ਆਗੇ ਔਰ ਪੀਛੇ ਦੋਨੋ ਸਮੇ ਮੇਂ ਜਾ ਸਕਦਾ ਸੀ। ਅਭੀ ਤਕ ਵਿਗਿਆਨਿਕ time travel ਕੋ ਸੰਤਵ ਨਹੀਂ ਬਣਾ ਪਾਇਆ ਸੀ, ਪਰ ਵਿਗਿਆਨਿਕ ਇਸੇ ਬਤਾਤੇ ਹੈਂ ਕਿ ਵਿਗਿਆਨ ਉਸੇ ਅਸਂਭਵ ਲੇ ਗਿਆ ਸੀ, ਪਤਾ ਸੀ ਭੌਤਿਕ ਵਿਗਿਆਨ ਕੀ ਦੂਸਰੀ ਸ਼ਾਖਾ physics ਅਨੁਸਾਰ time travel ਸੰਭਵ ਸੀ। ਫਿਰ ਵਿਗਿਆਨਿਕੋਂ ਸਿਧਾਂਤ ਦੇਸ਼ ਕਾ ਸੰਭਵ ਸੀ। ਇਸ ਸਿਧਾਂਤ ਵਿਗਿਆਨਿਕ ਕਿਆ ਕਹਿੰਦੇ ਸੀ ਆਓ ਮੈਂ ਤੁਹਾਨੂੰ ਦਸਦੀ ਹਾਂ। TIME TRAVEL ਕੇ ਬਾਰੇ ਵਿੱਚ ਵਿਗਿਆਨਿਕ ਕਹਿੰਦੇ ਸੀ ਕਿ ਘਟਨਾ ਜਾ ਸਮੇਂ ਬੀਤ ਚੁਕਾ ਸੀ। ਉਸਕਾ ਦਿ੍ਸ਼ ਔਰ ਧਵਨੀ ਬਾ੍ਹਮੰਡ ਕੇ record ਸੇ ਹੋ ਜਾਂਦਾ ਸੀ। ਜਿਸ ਤਰਾਂਹ ਸੇ ਹਮ ਏਕ film ਦੇਖਦੇ ਸੀ, ਪਿੱਛੇ ਕਰ ਸਕਦੇ ਸੀ ਉਸ ਸਮੇ ਆਗੇ ਔਰ ਪੀਛੇ ਜਾ ਸਕਦੇ ਸੀ। ਪਰ ਹਮ ਸਮੇ ਕੇ ਕਿਸੀ ਵੀ ਪ੍ਕਾਰ ਮੇ ਬਦਲਾਵ ਨਹੀਂ ਕਰਣ ਸਕਦੇ, ਯਦੀ ਏਸਾ ਹੋ ਸਕਤਾ ਤੋ ਹੋ ਜਾਂਦਾ ਸੀ।

ਹਮ ਸਭ ਨੁੰ ਕੈਸੇ time travel ਨੂੰ ਨਾਰਦ ਸੰਤ ਕੁਮਾਰ ਬਿਸ਼ਨੋਈ ਜੈਸੇ ਦੇਵਤਾ

ਉਸ ਨੂੰ ਭੂਤਕਾਲ ਕੇ ਵਿਅਕਤੀ ਭਵਿਸ਼ਯ ਕਾਲ ਮੇਂ ਚਲਾ ਗਿਆ ਸੀ। ਪੁਰਾਣੋਂ ਕੇ ਐਸੇ ਬਹੁਤ ਸੇ ਰਿਸ਼ੀ ਮੁਨੀ ਪਾਏ ਗਏ ਸੀ, ਜੋ ਸਤਯੁਗ ਮੇਂ ਵੀ ਜੀਵਿਤ ਤੇ੍ਤਾ ਯੁਗ ਮੇਂ ਵੀ ਜੀਵਿਤ ਔਰ ਦਵਾਪਰ ਮੇਂ ਵੀ ਜੀਵਿਤ ਸੀ। ਇਸਸੇ ਹਮ time travel ਕੇ ਨਿਸ਼ਕਰਸ਼ ਪੇ ਪਹੁੰਚ ਰਹੇ ਸੀ। ਕੁਮਾਰ ਕਸ਼ਯਪ ਨਾਮ ਕੇ ਏਕ ਵਿਦੁਸ਼ ਵਰ ਨੇ ਕਿਹਾ ਸੀ, ਕਿ ਬਤਾਤਾ ਹੈ ਸੀ ਸਵਰਗ ਕੇ ਸਮੇਂ ਗਤਿਵ ਗਤਿਵਿਦੀ ਕੀ ਤੁਲਨਾ ਮੇਂ ਕਮੀ ਸੀ। ਜਾਪਾਨੀ ਕਥਾ ਕੇ ਅਨੁਸਾਰ ਨਾਵ ਕਾ ਮਛੁਆਰਾ, ਤੁਫਾਨ ਮੇਂ ਫੰਸ ਕਰ ਏਕ ਪਰ ਪਹੁੰਚ ਗਿਆ ਸੀ। ਜਬ ਤੀਨ ਦਿਨ ਬਾਅਦ ਵਹਿ ਏਕ ਘਰ ਕੋ ਲੌਟਾ ਸੀ ਤੋ ਪਤਾ ਚਲਦਾ ਸੀ ਤੀਨ ਸੌ ਸਾਲ ਗੁਜ਼ਰ ਚੁਕੇ ਸੀ।

ਹੁੰਦਾ ਸੀ ਪਰ ਮਹਾਨ ਵਿਗਿਆਨਿਕ ਕਾ ਸਾਸ਼ਕਤ ਸਿਧਾਂਤ ਏ ਖੰਡਨ ਸੀ। ਇਸਕੇ ਅਨੁਸਾਰ ਫਿਰ ਇਕ ਅਲਗ ਅਲਗ ਕਹਾ ਗਿਆ ਸੀ। ਦੋ ਘਟਨਾਔਂ ਕੇ ਬੀਚ ਮਾਪ ਰਿਹਾ ਸੀ, ਸਭ ਇਸ ਬਾਤ ਪਰ ਨਿਰਭਰ ਕਰਦਾ ਸੀ ਕਿ ਦੇਖਨੇ ਵਾਲਾ ਕਿਸ ਗਤੀ ਮੇਂ ਜਾ ਚੁਕਾ ਸੀ। ਅਗਰ ਹਮ ਕਿਸੀ movies ਕੀ ਬਾਤ ਕਰੇਂ ਜੋ ਕਿ ਸਮੇਂ ਔਰ ਯਾਤਰਾ ਕਰਨੇ ਕੇ ਬਾਰੇ ਮੇਂ ਬਤਾਈ ਗਈ ਸੀ ਜੈਸੇ ਕਿ THE TIME MACHINE, TIME AFTER TIME